ਇਹ ਜਿਹੜੀ ਤੁਸੀਂ ਦੁਕਾਨ ਦੇਖਦੇ ਪਏ ਹੋ ਇਹਦਾ ਨਾਮ ਗਜੀਵੋ ਹੈਗਾ ਤੇ ਜੇ ਤੁਸੀਂ--

ਤੇ ਜਿਸ ਕਰਕੇ ਤੁਹਾਨੂੰ ਕੋਈ ਵੀ ਦਿੱਕਤ ਨਹੀਂ ਆਉਣੀ ਹੈਗੀ ਇਧਰੋਂ ਗੱਡੀ ਲੰਘਾਉਣ ਲਈ।

ਤੇ ਤੁਸੀਂ ਸਾਫ ਸਾਫ ਦੇਖ ਸਕਦੇ ਔ ਕਿੰਨਾ ਸਾਫ ਸੁਥਰਾ ਨਜ਼ਾਰਾ ਹੈਗਾ ਤੇ ਟੋਲ ਪਲਾਜ਼ਾ ਜਿਹੜਾ ਹੈਗਾ--

ਤੇ ਜੇ ਨਿਆਣੇਂ ਹੋ ਗਏ ਜੇ ਏਹ ਵੱਡੇ ਹੋ ਗਏ ਤੇ ਬੁਜੁਰਗ ਹੈ ਤੇ ਏਹ ਇੱਥੇ ਆ ਸਕਦੇ ਹੈਗੇ ਤੇ ਸਭ ਲਈ ਏਹ ਫਰੀ ਹੈਗਾ।

ਤੇ ਤੁਸੀ ਇੱਥੇ ਆ ਸਕਦੇ ਹੈਗੇ ਇੱਥੇ ਬੜੇ ਵਥੇਰੇ ਵਥੇਰੇ ਫੋਨ ਹੈਗੇ ਜਿਹੜੇ ਸਮਾਰਟ ਫ਼ੋਨ ਹੈਗੇ।

ਤੇ ਕਿੰਨੇ ਆਰਾਮ ਨਾਲ ਪਏ ਹੈਗੇ ਬੂਟੇ ਤੇ ਕਿੰਨੇ ਸਾਰੇ ਬੂਟੇ ਹੈਗੇ ਤੇ ਜਿਹੜਾ ਗ੍ਰੀਨ ਨੈਟ ਹੈਗਾ ਉਹ ਵੀ ਲੱਗਿਆ ਹੈਗਾ ਇੱਥੇ। ਤੇ

ਇਹ ਜੋ ਇਹ ਤੁਸੀਂ ਦੁਕਾਨ ਦੇਖਦੇ ਪਏ ਹੋ ਪੇਟ ਕੇਅਰ ਦੀ ਦੁਕਾਨ ਹੈਗੀ ਜਿਹਦਾ ਨਾਮ ਹੈਗਾ ਰੋਇਲ ਪੇਟ ਕੇਅਰ । ਤੇ

ਕੇਅਰ ਸੈਂਟਰ ਹੈਗਾ ਤੇ ਤੁਸੀਂ ਜੇ ਕਿਡਨੀ ਦੀ ਤੁਹਾਨੂੰ ਕਿਸੇ ਵੀ ਪ੍ਰਕਾਰ ਦੀ ਬਿਮਾਰੀ ਹੈਗੀ ਤੇ ਤੁਸੀਂ ਇਥੇ ਆ ਸਕਦੇ ਹੈਗੇ ਤੇ ਜਿਹੜਾ ਇਹ ਮਲਟੀ ਸਪੈਸ਼ਲਿਸਟ ਹੋਸਪਿਟਲ ਹੈਗਾ--

ਅਏ ਕਿਸੀ ਸਟੇਸ਼ਨਰੀ ਦੁਕਾਨ ਦੀ ਫੋਟੋ ਹੈਗੀ ਤੇ ਇੱਥੇ ਕੋਈ ਕਾਰੇਕਰਮ ਕੀਤਾ ਹੈਗਾ ਨੀਚੇ ਪਕਵਾਨ ਦੀ ਫੋਟੋ ਵੀ ਲੱਗੀ ਹੋਈ ਹੈਗੀ।

ਇਹ ਫੋਟੋ ਕਿਸੇ ਜੰਗਲ ਦੀ ਲੱਗਦੀ ਪਈ ਹੈ ਜਿੱਥੇ ਤੁਸੀਂ ਦੇਖ ਸਕਦੇ ਹੋ ਕਿੰਨੇ ਸਾਰੇ ਹਿਰਨ ਹੈਗੇ।

ਤੇ ਕੋਈ ਨਾ ਕੋਈ ਵਾਈਟ ਲਾਈਫ ਕੰਜਰਵੇਟਿਵ ਜੰਗਲ ਹੈਗਾ ਜਿੱਥੇ ਇਹਨਾਂ ਨੂੰ ਕੰਜਰ

ਜਿਸ ਦੇ ਤਨ ਤੁਸੀਂ ਫੋਟੋ ਖਿਚਵਾ ਸਕਦੇ ਹੋਗੇ ਤੇ ਇਹਨਾਂ ਦੇ ਬੋਰਡ ਦੇ ਵਿੱਚ--

ਏ_ਸੀ ਬੈਂਕਟ ਹੋਲ ਹੈਗਾ ਇਹਦੇ ਚ ਤੁਹਾਨੂੰ ਜਿਮ ਵੀ ਹੈਗਾ ਸਵੀਮਿੰਗ ਪੂਲ ਵੀ ਹੈਗਾ।

ਏਹ ਜਿਹੜੀ ਤੁਸੀਂ ਤਸਵੀਰ ਦੇਖਦੇ ਪਏ ਹੋ ਇਹ ਕਿਸੀ ਲਾਈਬ੍ਰੇਰੀ ਦੀ ਤਸਵੀਰ ਹੈਗੀ।

ਜਿਸ ਹਿਸਾਬ ਨਾਲ ਇਥੇ ਰੱਖੀ ਹੋਈ ਹ ਤੇ ਤੁਹਾਨੂੰ ਬਹੁਤ ਸਾਰੀ ਪੁਰਾਣੀ ਪੁਰਾਣੀ ਕਿਤਾਬਾਂ ਹਿਸਟਰੀ ਰਿਲੇਟਡ ਕਿਤਾਬਾਂ ਵੀ ਇਧਰ ਮਿਲ ਸਕਦੀ ਹੈਗੀ ਜਿਹੜੀ ਤੁਸੀਂ--